ਚਲ ਵਧੀਆ ਹੈ ਹਨਾ ਤੇ ਬਾਕੀ shopping ਬਸ ਜੁੱਤੀਆਂ ਜੁੱਤੀਆਂ ਖਰੀਦ ਲਈਆਂ ਹਾਂ ਜੁੱਤੀਆਂ ਖਰੀਦ ਲਈਆਂ ਸੂਟ ਖਰੀਦੇ ਆ ਪੰਜਾਬੀ ਸੂਟ ਵੀ ਖਰੀਦੇ ਨੇ ਪੰਜਾਬੀ ਸੂਟ ਤਾਂ ਉਥੇ ਘੱਟ ਪਾਉਣ ਨੂੰ ਮਿਲਦੇ ਨੇ

ਜਦੋਂ ਸ਼ਿਫਟਾ ਲਾਉਣੀਆ ਪਈਆਂ ਫ਼ੇਰ ਪੰਜਾਬੀ ਸੂਟ ਨੀ ਸੁਝਦੇ

ਉੱਥੇ ਇੱਦਾਂ ਹੈ ਕਿ ਮੁੰਹ ਧੋ ਕਿ ਕੰਮ ਤੇ ਚਲੇ ਜਾਓ

ਉੱਥੇ ਕਿਹੜਾ ਪੁੱਛਣਾ ਹੁੰਦਾ ਤੁਸੀਂ ਨਹਾ ਕਿ ਆਏ ਹੋ ਜਾਂ ਨਹੀ ਆਹੋ ਪੁੱਛਣਾ ਤੇ ਨੀ ਪਰ ਇੱਦਾਂ ਹੈ ਕਿ ਉੱਠ ਇੰਨਾ ਵਧੀਆ ਸਾਫ਼ ਸੁਥਰਾ ਹੈ

ਸਹੀ ਗੱਲ ਹੈ ਉੱਥੇ ਸਾਫ਼ ਸਫਾਈ ਪ੍ਰਦੂਸ਼ਨ ਵੀ ਘੱਟ ਹੈ ਉੱਥੇ

ਤੇ ਆ ਬਸ ਪੈਸਾ ਹੀ ਕਮਾਉਣਾ ਇਹ ਨੀ ਹੈਗਾ ਕਿ ਉੱਥੇ ਸੂਟ ਸੋਹਣੇ

ਪਰ ਇੰਨਾ ਕੁ ਉਹ ਵੀ ਕਹਿੰਦੇ ਨੇ ਗੋਰੇ ਵੀ ਕਹਿੰਦੇ ਨੇ ਕੀ ਭਾਈ ਵਧੀਆ shirt shut ਘਰੋ ਕੰਮ

ਉੱਥੇ ਇਹ ਵੀ ਹੈਗਾ ਕਿ ਆਪਣੇ ਵਾਂਗੂੰ ਗੋਹਾ ਸੁੱਟ ਕੇ ਬਾਅਦ ਵਿੱਚ ਚਲੇ ਜਾਓ ਕੰਮ ਤੇ

ਉੱਥੇ ਅਗਲੇ ਗੋਰੇ ਇਹ ਕਿਹ ਦਿੰਦੇ ਕਿ ਭਾਈ ਤੇਰੇ ਕੋਲੋਂ smell ਆ ਰਹੀ ਹੈ

ਚੱਲ ਵਧੀਆ ਜਾ ਆਓ ਬਾਹਰ ਹਨਾ

ਜਾਓ ਜੀ ਤੇ ਸਾਨੂੰ ਵੀ ਲੈ ਜੀਓ ਨਾਲ

ਹਾਂ ਉਹ ਫੇਰ ਥੱਕ ਗਏ ਇੰਨਾ ਉਹ ਫੇਰ ਭੀੜ ਦੀ ਉੱਥੇ ਕਿੰਨੀ ਹੁੰਦੀ ਹੈ

ਸਵੇਰੇ ਸੱਤ ਵਜੇ ਸਾਡੇ ਛੇ ਸੱਤ ਵਜੇ ਨਿਕਲ ਜਾਈਦਾ

ਇੱਕ ਤਾਂ rush ਬਹੁਤ ਹੁੰਦਾ

ਜਾ ਜੁਖਾਮ ਸਬ ਨੂੰ ਅੱਜਕਲ ਹੋਇਆ ਪਿਆ ਜੁਖਾਮ ਨੇ ਮੱਤ ਮਾਰੀ ਪਈ ਐ ਸਿਰ ਇੰਨਾ ਦੁੱਖ ਰਿਹਾ ਅੱਖਾ ਨਹੀਂ ਖੁੱਲ ਰਿਆ ਨਹੀਂ ਨਾਲੇ ਤਾਂ ਉੱਥੇ department ਇਹਦਾ ਅਲੱਗ ਐ ਫੇਰ ਇਹਨਾਂ ਭੀੜ ਕਾਹਤੇ ਬਸ ਉਹ ਇਹਦੀ file ਕਦੇ ਕਿਤੇ ਹੁੰਦੀ ਹੈ ਕਦੇ ਕਿਸੇ doctor ਕੋਲ ਪਹੁੰਚ ਜਾਂਦੀ ਐ ਬਿਮਾਰੀਆਂ ਹੀ ਬਹੁਤ ਹੈ ਲੋਕਾ ਦੀਆਂ

ਹੁਣ ਦਿੱਕਤ ਆਪਣੇ ਇੱਥੇ ਹੈ ਇੱਥੇ ਤੇ ਡਾਕਟਰਾਂ ਕੋਲ ਚਲੇ ਜਾਓ ਪਰਾਈਵੇਟਾਂ ਕੋਲ ਚਲੇ ਜਾਓ ਪੈਸਾ ਹੀ ਪੈਸਾ ਲਗਦਾ ਇਹ ਹੈ ਵੀ ਚਲ ਉੱਥੇ end ਤਾਂ ਜਾਕੇ ਇਹਨਾਂ ਨੇ PGI ਓ ਭੇਜਣਾ ਨਹੀਂ ਆਪਾਂ ਦੇਖਲੋ ਹੁਣ ਇੱਥੇ ਜਾਂਦੇ ਹਾਂ ਬਸੀ ਆਲੇ ਖਾਲੀ ਪਿਆ ਇਹ ਫੇਰ ਕਦੇ ਕਦੇ ਤਾਂ ਮਿਲ ਜਾਂਦਾ doctor ਕਦੇ ਕਹੁਗਾ ਆਹ ਕਰਾਓ ਆਹ ਕਰਾਓ ਉਹਨਾਂ ਨੂੰ ਤਾਂ ਪਤਾ ਵੀ test ਲਿਖਦੇ ਨੇ ਵੀ test ਲੈਕੇ ਜਾਓ ਫੇਰ ਉਹ ਗੱਲ ਵੀ ਕਰ ਲੈਂਦੇ ਸੋਹਣੀ ਕਰਦੇ ਨੇ ਗੱਲ ਮਤਲਬ ਹੁਣ ਇਹਦਾ ਤਾਂ ਇੱਕੋ doctor ਐ ਮਤਲਬ ਉੱਥੇ ਨਹੀਂ ਨਹੀਂ ਊਂ ਕਈ ਵਾਰੀ ਬਦਲ ਦਿੰਦੇ ਨੇ ਨਵੇਂ doctor ਉਹ ਤਾਂ end ਵਿੱਚ ਤਾਂ ਅਸੀਂ ਉਹਦੇ ਕੋਲ ਹੀ ਜਾਂਦੇ ਆ ਜਿਹੜਾ ਇਹਦਾ main doctor ਐ ਉਹਦੇ ਕੋਲ ਜਾਈਦਾ

ਉਹਨੂੰ ਤਾਂ ਜਰੂਰ ਦਿਖਾ ਕੇ ਆਈ ਦੀ ਹੈ ਇਹਨੂੰ ਵਿਸ਼ਵਾਸ਼ ਹੀ ਉਹਦੇ ਤੇ ਜਿਆਦਾ ਫੇਰ ਇਹਨੇ ਸਾਲ ਤੋਂ ਉਹੀ ਦੇਖਦਾ ਆ ਰਿਹਾ ਹੁਣ ਸੋਲਹਾਂ ਸਤਾਰਾਂ ਸਾਲ ਤਾਂ ਹੋ ਗਏ ਇਹਨੂੰ ਹੀ ਇੱਕ ਤਾਂ ਲੋਕੀ ਇਹੋ ਜਿਹੇ ਇਹੋ ਜਿਹੇ ਮਿਲਦੇ ਨੇ ਬਿਮਾਰੀਆਂ ਆਲੇ ਉਹ ਫੇਰ end ਚ ਕਹਿੰਦੇ ਅਸੀਂ ਫੇਰ ਉੱਥੇ ਹੀ ਆ ਜੋ ਅਸੀਂ ਇੰਨੇ ਕ hospital ਆਂ ਚ ਧੱਕੇ ਖਾ ਕੇ ਆਏ ਹਾਂ ਇੰਨੇ ਪੈਸਾ ਲਾਇਆ ਅਸੀਂ ਇੰਨਾ ਪੈਸਾ ਲਾਇਆ ਕਿਸੇ ਨੇ ਹਜਾਰਾ ਚ ਲਾਇਆ ਕਿਸੇ ਨੇ ਲੱਖਾਂ ਚ ਲਾਇਆ ਕਿਸੇ ਨੇ ਕੁੱਛ end ਤਾਂ ਫੇਰ ਉੱਥੇ ਹੀ ਆਕੇ ਉਹ ਫੇਰ ਆਹੀ ਹੈ ਆਪਣੇ hospital ਜਾਕੇ ਪਹਿਲਾਂ ਦਵਾਈ ਥੋੜੀ ਥੋੜੀ ਦਿੰਦੇ ਦਿੰਦੇ ਜਿਆਦਾ ਕੰਮ ਵਧਾ ਲੈਂਦੇ ਨੇ ਫੇਰ end ਚ ਕਹਿ ਦਿੰਦੇ ਨੇ PGI ਚਲੇ ਜੋ

ਫੇਰ ਅੱਗੇ ਨਾਲੋ ਵੈਸੇ ਹੈ ਤਾਂ ਆਪਣਾ ਹੀ hospital ਅੱਗੇ ਨਾਲੋ ਠੀਕ ਤਾਂ ਹੋ ਗਿਆ

ਸਫਾਈ ਵੀ ਹੈਗੀ ਹੈ ਇੱਥੇ ਮਤਲਬ ਹੁਣ ਕੋਈ doctor ਵੀ ਆ ਜਾਂਦੇ ਐ ਅੱਗੇ ਨਾਲੋ ਤਾਂ ਫਰਕ ਐ ਹਾਂ ਐਂ ਤਾਂ ਫਰਕ ਹੁਣ ਤਾਂ ਦੇਖਦੇ ਤਾਂ ਦੇਖਦੇ ਨੇ ਚੰਗੀ ਤਰ੍ਹਾਂ ਹੁਣ ਤਾਂ ਇੱਥੇ ਤਰੱਕੀ ਤਾਂ ਕਰੀ ਹੈ hospital ਇਸ ਤੋਂ ਪਹਿਲਾਂ ਬਸੀ ਆਲਾ

ਹਮ ਫਤੇਹਗਢ੍ਹ ਵੀ ਹੁਣ ਤਾਂ ਭੀੜ ਬਹੁਤ ਹੁੰਦੀ ਹੈ hospital ਦੇ ਵਿੱਚ ਫਤੇਹਗਢ੍ਹ ਵੀ ਅੱਛਾ ਬੰਨ ਗਿਆ ਹੁਣ ਤਾਂ ਉੱਥੇ ਵੀ ਤਕਰੀਬਨ ਸਾਰੇ doctor ਹੈਗੇ ਨੇ ਹੁਣ ਤਾਂ ਬਹੁਤ ਜਿਆਦਾ ਅੱਗੇ ਨਾਲੋ ਸਾਫ਼ ਸਫਾਈ ਵੀ ਰੱਖਦੇ ਹਾਂ ਬੋਲਣ ਦਾ ਤਰੀਕਾ ਵੀ ਕਈਆਂ ਦਾ ਹੁਣ ਤਾਂ ਬਹੁਤ ਬਦਲ ਗਿਆ

ਨਹੀਂ ਤਾਂ ਉਹ ਬੋਲਦੇ ਹੀ ਬਹੁਤ ਅਜੀਬ ਅਜੀਬ ਤਰੀਕੇ ਨਾਲ ਆ ਉਹ ਜਿਹੜੀਆਂ nurse ਹੈ doctor ਹੋਗੇ ਹੁਣ ਤਾਂ ਭੀੜ ਬਹੁਤ ਹੁੰਦੀ ਹੈ ਅਹ ਸਰਕਾਰ ਅਹ ਇੱਥੇ private ਚਲੇ ਜਾਓ ਉੱਥੇ ਇਹਨੀਂ ਭੀੜ ਹੈ ਬਿਮਾਰੀ ਤੇ ਬਿਮਾਰੀਆਂ ਇਹਨੀਂ ਹੋਈਆਂ ਪਾਈਆਂ ਨੇ ਬਸ ਕਿਆ ਕਰਿਆ ਜਾਵੇ ਬਿਮਾਰੀਆਂ ਦੀ ਓ ਨਹੀਂ ਸਮਝ ਆਉਂਦੀ ਪਤਾ ਨਹੀਂ ਖਾਣ ਪੀਣ ਦੇ ਵਿੱਚ ਫਰਕ ਹੈ ਪਤਾ ਨਹੀਂ ਰਹਿਣ ਸਹਿਣ ਚ ਹੈ ਫਰਕ਼ ਕਿ ਹੈਗਾ ਬਿਮਾਰੀਆਂ ਦੀ ਓ ਨਹੀਂ ਸਮਝ ਆਉਂਦੀ ਹੁੰਦੀ ਹੈਗੀ ਕਿੰਨਾ ਬੰਦਾ ਕਿ ਕਰ ਵੀ ਕਿ ਲਵੇ ਪਰਹੇਜ ਕਰੇ ਖਾਣ ਪੀਣ ਦਾ ਕਰੇ ਨਹੀਂ ਖਾਣ ਪੀਣ ਆਲਾ ਕਿਹੜਾ ਸ਼ੁਧ ਐ ਆਪਣੇ

ਤਾਂ ਉੱਥੋਂ ਹੀ ਫੇਰ ਕੁੱਛ ਕੋਈ ਹੋਰ ਦੀ ਹੋਰ ਬਿਮਾਰੀ ਲਾਈ ਜਾਂਦੇ ਐ ਦੇਖੀ ਜਾਂਦੇ ਐ PGI ਤਾਂ ਪੂਰਾ ਬਸ ਇੱਕ ਉਹ ਹੈ ਕਿ ਸ ਜਾਓ ਉੱਥੇ ਹੀ ਸਾਰਾ ਉਹ ਹੈ

solution ਹੈ ਉੱਥੇ ਬਸ ਵੀ ਬੰਦਾ ਫੜ ਲੈਂਦੇ ਐ ਵੀ ਹਾਂ ਆਹ problem ਐ ਹਾਂ ਜੜ ਤੋਂ ਫੜ ਲੈਂਦੇ ਨੇ ਉਹ ਵੀ ਕਿੱਥੋਂ ਇਹ ਬਿਮਾਰੀ ਚੱਲੀ ਕਿੱਥੋਂ ਤੋਂ ਸ਼ੁਰੂ ਹੋਈ ਐ ਉਹ ਫੜ ਲੈਂਦੇ ਨੇ ਇਹ ਤਾਂ ਹੈ ਈ ਐ ਹਾਂ ਫੇਰ test ਪਹਿਲਾਂ ਕਿੰਨੇ time ਲਗ ਜਾਂਦਾ test ਆਂ ਨੂੰ ਉੱਥੇ

ਬਾਕੀ ਤਾਂ ਚਲੋ ਠੀਕ ਐ ਜਿੱਥੇ ਜਿੱਥੇ ਦਾ ਲੇਣਾ ਦੇਣਾ ਲਿੱਖੀਆਂ ਹੋਇਆ ਹੈ ਉੱਥੇ ਉੱਥੇ ਤਾਂ ਜਾਣਾ ਈ ਪੈਣਾ ਹੈਗਾ ਨਹੀਂ ਹੁਣ ਜਿਵੇਂ AIMS ਹੈ ਆਪਣੇ ਆਹੀ POLO ਆ ਗਿਆ ਹੁਣ ਲੁਧਿਆਣੇ ਆਪਣੇ ਜਿਵੇਂ POLO ਐ ਉੱਥੇ ਤਾਂ ਬਸ ਹੁੰਦਾ ਜਾਵੇ ਤੇ ਉੱਥੇ ਤਾਂ ਮਿਲਣ ਵੀ ਨਹੀਂ ਦਿੰਦੇ ਜੇ ਕੋਈ hospital ਚ ਹੋਵੇ ਬੰਦੇ ਨੂੰ ਅੰਦਰੇ ਪਤਾ ਨਹੀਂ ਕਿ ਕਿ ਕਿ ਕਿ ਆਪ ਉੱਥੇ ਕਰੀ ਜਾਂਦੇ ਨੇ doctor

ਉੱਥੇ ਪੈਸਾ ਚਾਹਿਦਾ ਥਣਾ ਥੰਨ ਪੈਸਾ ਗੇਰੀ ਜਾਓ

ਪਰ ਮਰੀਜ ਨੂੰ ਤਾਂ ਚਾਹੰਦਾ ਵੀ ਮੇਰਾ ਆਪਣਾ ਵੀ ਤਾਂ ਰਿਸ਼ਤੇਦਾਰ ਹੋਣ ਮੇਰੇ ਆਸ ਪਾਸ ਕੋਈ ਹੋਵੇ ਜਿਹੜਾ ਮੈਨੂੰ ਪੁੱਛੇ ਉਰੇ ਮਿਲਣ ਦਿੰਦੇ ਜਾ ਇੱਥੇ ਆਲੇ ਤਾਂ ਲੁਧਿਆਣੇ ਆਲੇ ਜਮਾਂ ਨਹੀਂ ਮਿਲਣ ਦਿੰਦੇ ਕਈ ਵਾਰ ਬੰਦਾ ਮਰਿਆ ਪਿਆ ਉਹਨਾਂ ਨੂੰ ventilator ਤੇ ਦਿਖਾ ਦਿਖਾ ਕੇ ਵੀ ਇਹ ਤਾਂ ਜਿੰਦਾ ਬੰਦਾ ਜਿੰਦਾ ਕਰਨ ਲਈ ਇਹ ਉਹੀ ਤਾਂ ਹੈ ਫੇਰ ਬਸ ਏਧਰ ਪੈਸਾ ਚਾਹਿਦਾ PGI ਜਾਓ ਉਧਰ ਘੱਟ ਪੈਸਾ ਲਗਦਾ

ਕੋਈ ਏ ਨਹੀਂ ਹੈ ਵੀ ਨਹੀਂ ਕਰਦੇ ਹੈਗੇ ਕੋਈ ਮਰਜੀ department ਲਾਲੋ ਬੱਚਿਆ ਦਾ ਲਾਲੋ ਕਿਸੇ ਮਰਜੀ ਦਾ ਲਾਲੋ ਸਾਰੇ ਭਰੇ ਪਏ ਨੇ

ਆਪਾਂ ਨੂੰ ਨਾ ਘਰ ਰਹਿ ਕੇ ਪਤਾ ਨਹੀਂ ਲਗਦਾ ਬਿਮਾਰੀਆਂ ਤਾਂ ਬਹੁਤ ਹੋਈਆਂ ਪਈਆਂ ਜਦ ਆਪਾਂ ਜਾਂਦੇ ਆ ਨਾ ਜਾਕੇ ਪਤਾ ਲਗਦਾ ਵੀ hospital ਚ ਅਸੀਂ ਤਾਂ ਉਸ ਤੋਂ ਲੱਖ ਦਰਜੇ ਚੰਗੇ ਹਾਂ ਰਬ ਦਾ ਸ਼ੁਕਰ ਹੈ ਸਾਡੇ ਲਈ ਵੀ ਅਸੀਂ ਚਲਦੇ ਫਿਰਦੇ ਤਾਂ ਪਏ ਹਾਂ ਵੀ ਇੱਕ ਦੀ ਅੱਗੇ ਹੋਰੇ ਕੋਈ ਬਿਮਾਰੀ ਅੱਗੇ ਦੀ ਅੱਗੇ ਦੇਖੀਆਂ ਸੋਚਿਆਂ ਵੀ ਨਹੀਂ ਜਿਹੜੀ ਬਿਮਾਰੀਆਂ ਹੈਗੀਆਂ ਲੋਕਾ ਨੂੰ ਲੱਗੀਆਂ ਹੋਇਆ ਹਾਂ ਇਹ ਤਾਂ ਹੈ ਈ ਐ liver ਚ ਕਿਤੇ ਨਾ ਕਿਤੇ ਕਿਸੇ ਨੂੰ ਕੁੱਛ ਹੈ ਕਿਸੇ ਨੂੰ ਕੁੱਛ ਹੈ ਕਿਸੇ ਨੂੰ ਕੁੱਛ ਹੈ ਬਿਮਾਰੀਆਂ ਨੇ ਬਹੁਤ ਜਿਆਦਾ ਬਿਮਾਰੀਆਂ ਨੇ ਕਿਆ ਕਰਿਆ ਜਾਵੇ ਬਿਮਾਰੀ ਦੇ ਅੱਗੇ ਕਿਦਾ ਬਸ ਕਿਦਾ ਵੈ ਜਾਣਾ ਵੈ ਫੇਰ ਦਵਾਈਆਂ ਲਈ ਪਹਿਲਾਂ ਡਾਕਟਰਾਂ ਦੇ ਜਾਓ ਫੇਰ ਦਵਾਈਆਂ ਦਾ ਪਰ ਇੱਕ ਗੱਲੇ ਇੱਕ ਗੱਲੋ ਇਹਨਾਂ ਦੀ ਖ਼ਾਸੀਅਤ ਇਹ ਹੈ ਵੈਸੇ ਤਾਂ PGI ਦਾ ਇਲਾਜ਼ ਤਾਂ ਮੈਨੂੰ ਬਹੁਤ ਅੱਛਾ ਲੱਗਿਆ ਇਹ ਨਾ ਬਹੁਤੀ ਦਵਾਈਆਂ ਦੇ ਚਕਰਾਂ ਚ ਨਹੀਂ ਪਾਉਂਦੇ

ਨਾ ਨਾ ਇਹ ਨਾ ਬਹੁਤੀ ਦਵਾਈ ਨਹੀਂ ਲਿੱਖਦੇ ਹੈਗੇ ਬੰਦੇ ਨੂੰ ਵੀ ਹਾਂ ਤੁਸੀਂ ਇਹ ਵੀ ਖਾ ਲੋ ਉਹ ਵੀ ਖਾਓ ਉਹ ਵੀ ਖਾਓ ਉਹ ਵੀ ਖਾਓ

ਹਾਂ ਘਟਾਨਦੇ ਵਧਾਨਦੇ ਵੀ ਨੇ ਪਰ ਹਲੇ ਤੱਕ ਨਾ ਇਹਦੀ ਕੁੱਛ ਘੱਟ ਰਹੀ ਹੈ ਵਿੱਚ ਦੀ ਫੇਰ ਐਵੇਂ ਕਹਿਏ ਹੁਣ ਤਾਂ ਬਹੁਤ ਘੱਟੀ ਪਈ ਹੈ ਇਹਦੀ ਦਵਾਈ ਉਹੀ ਫਰਕ ਤਾਂ ਪੈਂਦਾ ਹੀ ਹੈ

ਪਰਾਈਵੇਟਾ ਵਿੱਚ ਤਾਂ ਪੈਸਾ ਗੇਰੀ ਜਾਓ ਜਿੰਨਾ ਮਰਜੀ ਪੈਸਾ ਗੇਰਲੋ ਤਾਵੀਂ ਨੀ ਪੂਰਾ ਪੈਂਦਾ ਹੈਗਾ ਉਹਨਾਂ ਦੇ ਤਾਂ ਇਹਨਾਂ ਹਾਂ ਨਾਲੇ ਉਹ ਤਾਂ ਬਣਾਦੇ ਵੀ ਜਲਦੀ ਨੇ ਇਹ ਤਾਂ ਨਹੀਂ ਜਲਦੀ ਬਣਾਦੇ PGI ਆਲੇ ਨਹੀਂ ਹੁਣ ਵੀ ਇਹਨਾਂ ਨੇ ਤਾਂ ਤਿੰਨ ਮਹੀਨੇ ਬਾਅਦ ਬੁਲਾਇਆ ਬਸ ਇਹ ਹੈ ਵੀ ਕੱਲ ਨੂੰ ਫੇਰ ਜਾਣਾ ਇਹਦੀ CT SCANਹੈ

ਹੁਣ date ਲੇ ਆਏ ਸੀ ਉਹਨਾਂ ਕੋਲੋ ਹੁਣ ਕੱਲ ਦਾ ਦਿਨ ਦਿੱਤਾ ਕੱਲ ਨੂੰ ਫੇਰ ਅੱਧਾ ਪੂਰਾ ਦਿਨ ਲਗ ਜਾਣਾ ਫੇਰ ਸ਼ਾਮ ਪੈ ਜਾਣੀ ਹੈ ਉਹੀ ਹੈ ਸਾਰਾ ਸਰਾ ਦਿਨ ਲਗ ਜਾਂਦਾ ਫੇਰ ਉੱਥੇ ਪਰ ਬੰਦੇ ਨੂੰ ਤਸੱਲੀ ਹੈ ਵੀ ਹਾਂ PGI

ਸਬ ਤੋਂ ਵੱਡੀ ਗੱਲ ਹੈ ਤੱਸਲੀ ਬਹੁਤ ਜਿਆਦਾ ਹੈ ਨਹੀਂ ਤਾਂ ਕਿੱਥੇ ਸਾਡੇ ਵਰਗਾ ਬੰਦਾ ਇਹਨਾਂ ਫਿਰ ਸਕਦਾ ਸੀਗਾ ਕੋਈ ਵੀ ਨਹੀਂ ਹੋਇਆ ਅੱਜਕਲ ਦੇ ਵਿੱਚ ਤਾਂ ਬਿਮਾਰੀ ਤੇ ਪਹਿਲਾਂ ਸਬ ਤੋਂ ਵੱਧ ਪੈਸਾ ਲਗਦਾ

ਬਿਮਾਰੀ ਤੇ ਲਗਦਾ ਆਪਾਂ ਹੋਰ ਕੋਈ ਸਹੀ ਹੈ ਲੋਕਾ ਦੇ hospital ਚ ਦੇਖਲੋ ਕਿੰਨੀ ਕਿੰਨੀ ਭੀੜ ਪਈ ਰਹਿੰਦੀ ਹੈ ਫੇਰ end ਚ ਕਹਿ ਦੇਣਗੇ refer ਦੀ PGI

ਜਾਂ ਬੱਤੀ ਭੇਜ ਦੇਣਗੇ ਬੱਤੀ ਆਲੇ ਵੀ end ਚ PGI ਓ ਭੇਜਦੇ ਨੇ

ਉਹ ਓ ਹੁਣ ਤਾ ਇਹ ਕੰਮ ਹੋਇਆ ਪਿਆ end ਚ ਸਬ ਨੂੰ PGI ਓ ਭੇਜਣਾ ਚਾਹੇ ਸੋਲਾਂ ਆਲੇ ਚਾਹੇ ਬੱਤੀ ਆਲੇ ਚਾਹੇ ਪਟਿਆਲੇ ਆਲੇ ਜਿਹੜੇ ਵੀ ਨੇ end ਚ ਸਬ PGI ਓ ਭੇਜ ਦਿੰਦੇ ਨੇ

ਤਾਹੀਂ ਉੱਥੇ ਇੰਨੀ ਭੀੜ ਹੈ

ਸਾਰੇ cases ਉੱਥੇ accident ਵੀ ਦੁੱਜੇ ਵੀ

ਇਹ ਤਾਂ ਦੋ ਜਗ੍ਹਾ ਹੈ ਨਾ PGI ਇੱਕ ਦੁੱਜੇ ਪਾਸੇ ਜਿਦਰ ਲੋਕੀ admit ਰਹਿੰਦੇ ਨੇ ਇੱਕ ਦੁੱਜਾ ਹਨਾ ਕਿ ਇੱਕੋ ਜਗ੍ਹਾ ਨਾ ਨਾ ਇਹਨਾਂ ਦੀ building ਆ ਤਾਂ ਕਈ ਨੇ ਬਣੀਆਂ ਹੋਈਆਂ ਇਹ ਤਾਂ ਜਿਹੜੀ ਪੁਰਾਣਾ PGI ਹੈ ਉਹ ਤਾਂ ਨਹਿਰੂ ਹੈ ਜਿੱਥੇ ਬੰਦੇ admit ਕਰਦੇ ਨੇ ਇਹ

ਉਹ ਹੈ ਇੱਥੇ ਤਾਂ ਜਿਹੜੀ OP ਵਿੱਚ ਜਾਈਦਾ ਇੱਥੇ ਤਾਂ ਸਿਰਫ check ਕਰਦੇ ਨੇ

ਬੱਚਿਆ ਦਾ hospital ਅੱਲਗ ਹੈ ਇਹਨਾਂ ਦਾ ਬਣਿਆ ਹੋਇਆ ਅੱਖਾ ਦਾ ਅੱਲਗ ਹੈ

ਹਾਂ test ਵਗਿਆਰਾ ਜਿਹੜੇ ਪੁਰਾਣੇ test ਹੁੰਦੇ ਨੇ ਉਹ ਕਈ PGI ਦੇ ਨਹਿਰੂ ਵਿੱਚ ਹੀ ਹੁੰਦੇ ਨੇ

ਹਾਂ ਉੱਥੇ ਵੀ ਜਾਣਾ ਪੈਂਦਾ ਹੁਣ ਇੱਕ ਨਵਾਂ ਬਣਿਆ ਇਹਨਾਂ ਦਾ liver ਵਾਲਾ ਵੀ ਐ liver ਦਾ ਵੀ ਐ ਹੋਰ ਵੀ ਉਹਦੇ ਵਿੱਚ department ਬੰਨ ਰਹੇ ਨੇ ਪਤਾ ਨਹੀਂ ਕਿਹੜੇ ਕਿਹੜੇ ਨੇ ਉਹਦੇ ਵਿੱਚ ਵੀ ਉਹ ਅੱਛਾ ਅੱਗੇ ਅੱਗੇ ਤਰੱਕੀ ਤਾਂ ਕਰ ਰਹੇ ਨੇ ਬਹੁਤ ਆਹੋ ਕਿੰਨਾ ਤਾਂ ਮਰੀਜ ਰੋਜ਼ ਦਾ ਕਿੰਨਾ ਮੈਨੂੰ ਲੱਖਾ ਚ ਰੋਜ਼ ਜਾਂਦੇ ਨੇ ਲੋਕ ਬਿਚਾਰੇ ਕਈ ਬਾਹਰ ਹੀ ਪਏ ਰਹਿੰਦੇ ਐ ਬਾਹਰ ਬਹੁਤ ਪਿਆ ਹੈ ਅੰਦਰ ਕਿਹੜਾ ਇਹਨੀਂ ਜਗਹਾਂ ਵਾ trolley ਤੇ ਪਏ ਨੇ ਉੰਜ ਪਏ ਨੇ

ਕਈ ਤਾ ਬਿਚਾਰੇ ਕਹਿੰਦੇ ਅਸੀਂ ਤਿੰਨ ਚਾਰ ਵਜੇ ਦੇ ਚੱਲੇ ਹੋਏ ਆ ਘਰੋ ਕਈ ਕਹਿ ਦਿੰਦੇ ਨੇ ਹੁਣ ਜਿਹੜੇ ਦੂਰੋਂ ਦੂਰੋਂ ਆਂਦੇ ਨੇ ਏਧਰ ਪੰਜਾਬ ਦੇ ਉਧਰੋ ਆਂਦੇ ਐ ਏਧਰ UP ਚੋ ਹਰਿਆਣੇ ਚੋ ਜਿੱਥੋ ਜਿੱਥੋਂ ਵੀ ਆਂਦਾ ਅਗਲਾ ਫੇਰ